ਕ੍ਰਿਸ਼ਨਾ ਦਾ ਤਾ ਪਿਓ ਹੈਂ ਨਹੀਂ ਹਾਂਜੀ ਹੈ ਨੀ ਉਹ ਤਾਂ ਕਹਿ ਰਹੇ ਸੀ ਗੇ ਕਹਿੰਦੇ ਹੈ ਨੀ ਗਾ ਡੈਡੀ ਤਾਂ ਓਹੋ ਹਾਂ ਐਕਸਪੈਰ ਹੋ ਗਿਆ ਸੀ ਗਾ ਵਾਹਵਾ ਟਾਈਮ ਪਹਿਲਾ ਹੋ ਗਏ ਹੋਣ ਗਏ ਪੰਜ ਸੱਤ ਸਾਲ ਤਾਂ। ਬਾਕੀ ਮੈਂ ਇੰਨਾ ਪੁੱਛਿਆ ਜਾ ਨੀ ਸੀ ਗਾ। ਪੰਜ ਸੱਤ ਸਾਲ ਹੋ ਗਏ

ਹਮ ਪਾਜੀ।

ਸ਼ਾਇਦ ਹੋਊਗਾ । ਕੰਪਨੀ ਚ ਕਿਹੜੀ ਵਿਚ ਲਗਿਆ ਹੁਨਾ ਕੰਪਨੀ ਚ ਇਹ ਮਾਲ ਮੂਲ ਚ ਹੋਊਗਾ ਇਹ ਮਾਲ ਚ ਲਗਿਆ ਹੋਊਗਾ

ਉਂਜ ਇਹ ਮੂਲ ਬਾਲੇ ਨੇ ਓਥੇ ਕੰਮ ਕਰਨ ਲਗਿਆ ਹੋਏਗਾ। ਖੂ ਆ ਮੌਤ ਦਾ

ਪੂਨਾ ਪਿੰਡ ਆ ਕੇ ਸ਼ਹਿਰ ਆ ਪੂਨਾ? ਉਨਾ ਸ਼ਹਿਰ ਆ। ਉਹ ਥੋੜਾ ਜਾ ਦੂਰ ਆ ਓਥੋਂ ਤਾਂ। ਆਪਾਂ ਤੇ ਗਏ ਹੀ ਨੀ ਹਿਮਾਚਲ ਹਿਮੂਚਲ ਚ। ਜੇ ਕਿਹਾ ਵੀ ਵਿਆਹ ਚ ਆਜੋ ਫੇਰ ਕਿਵੇਂ ਜਾਵਾਂਗੇ ਆਪਾ? ਜੇ ਜਾਵਾਂਗੇ ਤਾ ਇੱਕ ਦਿਨ ਹੀ ਜਾਵਾਂਗੇ ਇੱਕ ਦਿਨ ਹੀ ਆਵਾਂਗੇ ਅਸੀ। ਹਾਂ ਤਾ ਚਲ ਇਕ ਦਿਨ ਹੀ ਮਨ ਲੈ ਨੇ ਜੇ ਇਕ ਦਿਨ ਚਲਾਂਗੇ ਤੇਰਿਆ ਹੀ ਗੱਲ ਕਰਦਾ ਬਾਯੀ ਦੂਰ ਆ ਨਾ ਵਾਹਵਾ ਪਾਊਗਾ ਦੋ ਧਾਯੀ ਸੋ ਕਿਲੋਮੀਟਰ ਦੂਰ। ਹਜ਼ਾਰ ਤੇ ਤਿਨ ਸੋ ਪੈਣਾ ਇਹ।

ਇਕ ਬੰਦੇ ਦਾ ਅੱਠ ਸੋ ਰੁਪਇਆ ਆਊਗਾ ਆਪਾਂ ਵੀ ਤੇ ਜਾਣਾ ਵਿਚ। ਚਲੋ ਦੇਖਾਂਗੇ ਕਿ ਬਣਦਾ ਮੌਕੇ। ਪ੍ਰਾਈਵੇਟ ਬੱਸਾਂ ਵਿਚ ਬਗਜੇ ਉਹਨੂੰ ਕਹਿੰਦੇ ਵੀਰ ਬਣਕੇ ਏ ਜਾਣਾ ਵੀ ਤੁਹਾਨੇ

ਟ੍ਰੇਨ ਕਿਥੋਂ ਪਟਿਆਲੇ ਤੋਂ ਦੇਖਾ?

ਹਾਂ ਬਲਾਡੇ ਤੋਂ ਮਿਲਜੂ। ਨੀ ਨੀ ਪਹਿਲਾ ਇਥੋਂ ਇਥੋਂ।

ਉਹ ਇੱਧਰ ਕਿੱਧਰ ਗੱਡੀ ਪੂਨਾ ਜਾ ਦਿੱਲੀ ਢਾਈ ਸੋ ਕਿਲੋਮੀਟਰ ਤੇ ਦਿੱਲੀ ਪੈਂਦਾ ਗਾ ਇਹ ਤਾ ਦੂਰ ਪਏਗਾ ਹਿਮਾਚਲ। ਅੱਛਾ। ਫੇਰ ਹੋਰ ਇਥੋਂ ਪਟਿਆਲੇ ਤੋਂ ਕਿਹੜਾ ਓਹੋ ਚੜ੍ਹ ਦਾ ਫੇਰ । ਪਟਿਆਲੇ ਤੋਂ? ਆ ਗਿਆ ਨਾ ਅੰਕਿਤ ਦੇਖਣਾ ਇੱਕ ਮਿੰਟ ਮੈਂ ਸਹੀ ਹੈ ਚੈੱਕ ਕਰਕੇ ਦੇਖਦਾ।

ਪਟਿਆਲੇ ਤੋਂ ਜਾ ਸਕਦੀ ਆ। ਹਾਂ ਜਾ ਮੈਨੂੰ ਲੱਗਿਆ ਮੈਂ ਕਿਹਾ ਬਲਾਡੇ ਤੋਂ ਵੀ ਜਾ ਸਕਦੀ ਹੈ ਨਾ। ਜਾ ਜਾਖਲ ਤੋਂ ਜਾਊਗੀ ਫੇਰ। ਹੈ ਨਾ ਕਿਥੋਂ?

ਹਾਂ ਜਾ ਸਕਦੀ ਆ ਭਾਈ

ਉਹ ਹਾਂ ਜੰਕਸ਼ਨ ਤੋਂ ਜੰਕਸ਼ਨ ਹੁੰਦੇ ਨੇ ਏਹੇ ਜਾਖਲ ਆ ਨਾ ਜੰਕਸ਼ਨ ਹੁੰਦੇ ਨੇ ਏਹੇ ਜਿਥੇ ਟ੍ਰੇਨਾਂ ਜ਼ਿਆਦਾ ਖੜਦੀਆਂ ਨੇ ਇਹ ਵੱਡੇ ਹੁੰਦੇ ਵੱਡੇ ਜਿਥੇ ਲੈਣਾ ਨੀ ਜ਼ਿਆਦਾ ਹੁੰਦੀਆਂ ਉਹ ਜੰਕਸ਼ਨ ਹੁੰਦੇ ਨੇ।

ਨਾ ਨਾ ਬਰੇਟੇ ਸੀ

ਜਾਖਲ ਦੇਖਿਆ ਜਾਖਲ ਵੱਡਾ junction ਆ

ਦੇਖਿਆ ਸੀਗਾ ਓਦੋਂ ਮੈਂ ਇਕ ਵਾਰੀ ਗਯਾ ਸੀਗਾ ਓਦੋ ਦੇਖਿਆ ਸੀ। ਨੰਦੇੜ ਨੰਦੇੜ ਸਾਹਿਬ ਨੂੰ ਵੀ ਜਾਂਦੇ ਹੈਗੀ ਦਿੱਲੀ ਨੂੰ ਵੀ ਜਾਂਦੀ ਹੈਗੀ ਕਾਫੀ ਜਾਂਦੀਆਂ।

ਹੁਣ ਜੇ ਅੱਪਾ ਦਿੱਲੀ ਜਾਣਾ ਹੋਵੇ ਸ਼ਾਮ ਨੂੰ ਦਿੱਲੀ ਜਾਂ ਮਤਲਬ ਤੇ ਫੇਰ ਤੈਨੂੰ ਜਾਖਲ ਉਤਰਨਾ ਪਾਊਗਾ ਅੱਠ ਵਜੇ ਚਲਦੀ train ਓਥੋਂ। ਅੱਠ ਵਜੇ ਚਲੂਗੀ ਸਾਡੇ ਗਿਆਰਾਂ ਵਜੇ ਲਾਹ ਦੂਗੀ। ਜਾਣਾ ਵੀ ਹੋਇਆ ਆਪਾਂ ਚਲ phone ਕਰਲਾਂਗੇ ਪੁਚਲਾਂਗੇ। ਐਨਾ ਸਾਨੂ ਪਤਾ ਲੱਗ ਰਿਹਾ ਅਸੀਂ ਓਹਦੇ ਤੇ ਹੀ ਜਾਵਣਗੇ

ਚਾਰ ਵੱਜੇ ਵਾਂਗ ਜਾਂਦੀ ਅੰਬਰਸਰ ਉਹ ਵੜਿਆ ਹੀ train train ਤੇ ਵਦੀਆ ਹੈ ਪਾਰ ਓਹਦੇ ਤੇ ਆਪਣਾ ਕਰਾਯਾ ਵੱਧ ਲੱਗੂਗਾ। bus ਤੇ ਹਾਂ ਉਹ ਵੀ ਹੈਗਾ ਤੇ ਹੈਗਾ train ਤੇ ਸਹੀ ਹੈਗਾ। train ਤੇ ਓਹੀ ਆਪਾਂ ਤਿਨ ਚਾਰ ਸੋ ਚ ਹੀ ਪੁਹੰਚ ਜਾਣਗੇ ਮੇਨੂ ਲੱਗਦਾ। train ਤੇ ਸਾਰਾ ਸੋ ਰੁਪਇਆ ਲੱਗੇ ਇਕ ਸੋ ਵੀਰ ਪਾਏ ਲੱਗੇ ਸਨ ਅੰਬਰਸਰ ਦੇ। ਆਉਣ ਜਾਨ ਹੀ ਕਾਰਜਾਂਗੇ ਤਿਨ ਚਾਰ ਸੋ ਚ ਤਾਂ। ਤਿਨ ਸੋ ਚ ਆਉਣ ਜਾਨ ਸਾਰਾ ਤੇ ਜਿੰਨਾ ਤੂੰ ਇਕ ਪਾਸੇ ਦਾ ਲਏਂਗਾ ਇਕ ਪਾਸੇ ਦਾ ਕਾਰਜੇਂਗਾ ਤੂੰ।

ਬਰਨਾਲੇ ਤੋਂ ਜਾਏਂਗਾ ਨਾ ਪੇਖਿ ਤੋਂ ਲਗਬਗ ਪਚਵੰਜਾ ਰੁਪਈਏ ਹੋਣਗੇ ਪਚਵੰਜਾ ਤੇ ਦਾਸ ਪੈਂਠ ਰੁਪਈਏ ਹੋਗੇ ਅੱਗੇ ਲੁਧਿਆਣਾ ਆਏਗਾ ਓੜੁ ਬਾਦ।

ਮੋਗੇ ਦੇ ਹੋਣਗੇ ਬਾਯੀ ਇਕ ਸੋ ਵੀ ਤੀ ਹੋਣਗੇ। ਠੀਕ ਆ ਕਿੰਨੇ ਹਿਗੇ ਇਕ ਸੋ ਵੀ ਤੇ ਪੈਂਠ ਇਕ ਸੋ ਪਚਾਸੀ ਹੋਗੇ।

ਤੇ ਅੱਗੇ ਮੋਗੇ ਤੋਂ ਅੰਬਰਸਰ ਲਾਲੋ।

ਓਹਦੇ ਵੀ ਇਕ ਸੋ ਵੀ ਤੀ ਇਕ ਸੋ ਵੀ ਤੀ ਹੋਣਗੇ ਮਤਲਬ total ਚਾਰ ਸੋ। ਸਾਡੇ ਚਾਰ ਸੋ ਰੁਪਇਆ ਲਾਗੂਅਗਾ ਇਥੋਂ ਤੱਕ bus ਤੇ ਹਾਂ ਬਾਕੀ ਅੱਗੇ ਆਟੋ ਉਤੋਂ ਲਏਂਗਾ। ਸਿੱਧੇ ਤੇ ਹੀ ਮੁੜ ਆਵਾਂਗੇ ਆਪ ਐਨ ਮਾਨਲਾਂਗੇ ਚਲ ਇਕ ਸਿੱਧੇ ਦੀ ticket ਤੇ ਹੀ ਮੁੜ ਆਵਾਂਗੇ ਫੇਰ ਤਾਂ ਓਥੋਂ ਤਾਂ train ਤੇ। ਇਕ ਸੀੜੇ ਤੋਂ ਵੀ ਕੱਟ ਲਗਣਗੇ ਹਾਂ। ਆਉਣ ਜਾਨ ਦਾ ਘਾਟਾ ਮੰਨ ਕੇ ਚਲੋ ਫੇਰ ਵੀ ਜਾਣਾ ਪੰਜ ਸੋ ਚ ਮੁੜ ਆਵਾਂਗੇ ਬਾਯੀ ਬੱਸਾਂ ਤੇ ਵੀ ਜਾਵਾਂਗੇ ਬੁਸਾਨ ਤੇ ਜਾਖਲ ਵੀ ਜਾਵਾਂਗੇ ਤਾਂ ਹੈ ਹੀ। ਉਹ ਐਂ ਹੋਜਾਂਦਾ ਬਾਯੀ ਆਪਾਂ ਇਕ ਵਾਰ train ਤੇ ਬੱਗ ਗਏ ਤੇ ਆਉਂਦੀ ਵਾਰ ਆਪਾਂ ਓਹੀ ਤੇ ਵੀ ਆ ਸਕਦੇ ਆਂ। bus ਤੇ ਵੀ ਆ ਸਕਦੇ ਆ ਕਿਵੇਂ ਲੁਧਿਆਣੇ ਤੱਕ ਅਜੇ, ਲੁਧਿਆਣੇ ਐਡਰ।

ਲੁਧਿਆਣੇ ਤੋਂ ਬਰਨਾਲਾ ਬਰਨਾਲੇ ਰੋਂ ਪੀਚੀਤਾਂ ਆ ਹੀ ਜਾਣਾ ਦੋ ਘੰਟਿਆਂ ਚ।

ਔਖਾ ਹੋ ਜੇਗਾ ਥੋੜਾ ਜੇਹਾ ਜਾਕੇ ਚੱਲ ਦੇਖਦੇ ਆ ਫੇਰ ਸੋਨੂ ਵੀ ਜਾਊਗਾ। ਸੋਨੂ ਕੇਹਰ ਸਂਗਰੂਰ ਸਂਗਰੂ? ਹਾਂ ਹਾਂ ਸੋਨੂ ਪੁੱਛਣਗੇ ਵੀ ਆਪਾਂ ਕੇ ਜਾਏਂਗਾ ਕੇ ਨਾ। ਹੈਂ? ਹੈਂ ਜਾਣਕੇ ਛੇੜਕੇ ਤੇ ਦੇਖਾਂਗੇ ਨਾ।

ਮੈਂ ਇਕ ਦੋ ਵਾਰ ਹੋਇ ਆ ਮੇਰੀ ਵੀ ਓੜੁ ਬਾਅਦ ਤਾਂ ਨੀ ਹੋਇ ਏਨੀ ਵੀ।

ਕਹਿੰਦਾ darling ਕਹਿੰਦਾ darling ਕਿਵੇਂ ਆ ਠੀਕ ਆ ਹੋਰ ਕਿ ਹਾਲ ਆ? ਮੈਂ ਕਿਹਾ ਠੀਕ ਆ ਬਾਯੀ।

ਬਾਕੀ ਇਹਦੇ ਲੱਛਣਾਂ ਤੋਂ ਲਗਦਾ ਬਾਯੀ ਹਾਂ ਬੋਲਦਾ ਹੋਊਗਾ ਜਿੰਦੇ ਆਪਾਂ ਨੂੰ ਏਈ ਬੋਲੀ ਜਾਂਦਾ ਬਇ। ਹੈਂ? ਯਈਂ ਬੋਲਦਾ ਉਹ ਫੇਰ ਨਾਇ ਚਾਲ ਆਪਣੇ ਨਾਲ ਤਾਂ ਚਾਲ ਮੰਨੇ ਬਾਯੀ ਚੌੜਾ ਹੈ ਜਦੋਂ ਹੁਣ ਇੱਕ ਵਾਰ ਕਹਿ ਹੀ ਦਿੱਤਾ ਬਾਯੀ ਐਨ ਹੈ ਬਾਯੀ ਮੇਨੂ ਮਂ message ਨਾ ਕਰ ਜਾ ਆਯੀ ਇਕ ਵਾਰ ਕਹਿ ਹੀ ਦਿੱਤਾ ਜਦੋਂ। . ਓਹਨੇ ਕ੍ਰਿਸ਼ਨਾ ਨੇ। ਹਾਂ। ਚਾਲ ਉਹ ਕਰੀ ਜਾਂਦਾ ਚੌੜ ਓਹਦੇ ਨਾਲ ਓਹਨੂੰ ਬੜੀਆਂ ਲਗਦਾ ਹੋਊ।

ਦਿਲ ਆ ਰਿਹਾ।

ਸੋਨੂ ਦਾ photo ਹੀ ਦੇਖੀ ਸੀ ਜਿਦੀ। ਨਹੀਂ ਤੇਰੇ ਤੇਰੇ ਜਿੱਡਾ ਕੱਦ ਹੋਊਗਾ ਓਹਦਾ। ਨਾ ਨਾ ਓਹਦਾ ਛੇ ਫੁੱਟ ਤੋਂ ਕਟ ਹੋਏਗਾ ਜਿੰਨਾ ਮੇਨੂ ਪਤਾ ਓਹਦਾ ਪੰਜ ਦੱਸ ਗ੍ਯਾਰ ਹੀਏਗਾ ਪੱਕਾ ਓਹਦਾ ਤਾਂ। ਹਨ ਲੰਬਾ ਲਗਦਾ ਤਾਂ ਹੈ ਨੀ ਯਾਰ ਮੈਂ ਉਠਿਆ ਬੈਠਾ ਦੇਖਿਆ ਸੀ।

ਮੇਰਾ ਛੇ ਤਿਨ। ਠੀਕ ਆ। ਫੜਾ ਤਾਂ ਲਗਦਾ ਹੈਗਾ ਬਾਯੀ ਦੇਖਣ ਨੂੰ ਹੋਊਗਾ। ਸੋਨੂ ਦਾ ਤਾਂ photo ਹੀ ਜਮਾ ਦੇਖੀ ਮੈਂ insta ਤੇ photo. ਹਾਂ ਓਹਦਾ ਹੈਗਾ ਸ਼ਾਇਦ ਉਹ।

ਇੰਸਟਾ ਤੇ ਸਟੋਰੀ ਦੇਖਕੇ ਮੁੜ ਜਾਂਦਾ ਕਈ ਵਾਰ ਤਾ ਜੀਦੇ ਜੀ ਜਾ ਕਰਦਾ ਮੈਸਜ ਕਰ ਦਿੰਦਾ ਨੀ ਮੈਂ ਕਿਹਾ ਚਾਲ ਕਦੇ ਤਾਂ ਕਰਦਾ ਹੀ ਹੈ ਆਪਾਂ ਮੈਂ ਤੇ ਕਦੇ ਕਿੱਤਾ ਨੀ ਆਪਦੇ ਵਲੋਂ। ਆਹੋ ਆਪੇ ਹੀ ਕਰਦਾ ਹੈ। ਚਲ ਭਾਈ

ਕਰ ਲਿਆ ਕਰ ਭਾਈ ਮੈਂ ਭਾਈ ਆਪਾ ਕਿਹੜਾ ਕਹਿਨੇ ਆ ਗੇ ਹਾਜੀ ਮੈਂ movie ਦੇਖਣ ਗਈ ਸੀ theatre ਵਿਚ ਉਹ ਸੀ honeymoon movie ਦਾ ਨਾਮ ਆ ਪੰਜਾਬੀ movie ਦਾ ਨਾਮ ਆ honeymoon ਜਿਹੜੀ ਕਿ ਜੱਸੀ ਗਿੱਲ ਆਹ ਜੱਸੀ ਗਿੱਲ ਹੋਣਾ ਆਹ sorry ਗਿੱਪੀ ਗਰੇਵਾਲ ਹੋਣਾ ਦੀ ਆ। ਹਾਂ ਕਾਫੀ comedy ਐ ਉਹਦੇ ਵਿਚ ਬਹੁਤ ਸਾਰੀ comedy ਬਹੁਤ ਸਾਰੇ ਉਹਦੇ ਵਿਚ course ਵੀ ਨੇ ਜੋ ਕਿ ਉਨ੍ਹਾਂ ਨੇ comedy ਵਿਚ convert ਕੀਤੇ ਹੋਏ ਨੇ। ਉਹਦੇ ਵਿਚ ਪੁਰਾਣੇ ਜਮਾਨੇ ਦੀ ਇਕ ਬਜੁਰਗ ਔਰਤ ਔਰਤ ਹੁੰਦੀ ਐ ਜਿਹਨੂੰ ਕਿ honeymoon ਦਾ ਮਤਲਬ ਨਹੀਂ ਪਤਾ ਹੁੰਦਾ। ਤੇ ਆਹ ਗਿੱਪੀ ਗਰੇਵਾਲ ਦਾ ਤੇ ਜੈਸਮੀਨ ਜੋ ਉਹਦੇ ਵਿਚ ਅਹ actress ਹੁੰਦੀ ਐ ਇਨ੍ਹਾਂ ਦੋਨਾਂ ਦਾ ਨਵਾਂ ਨਵਾਂ ਵਿਆਹ ਹੋਇਆ ਹੁੰਦਾ ਤੇ ਇਹ ਦੋਨੋ ਜਾਣੇ ਮਤਲਬ ਇਨ੍ਹਾਂ ਦਾ ਜਦੋਂ ਵਿਆਹ ਹੁੰਦਾ ਤਾਂ ਜਦੋਂ ਵਿਆਹ ਕੇ ਆਏ ਹੁੰਦੇ ਨੇ ਤੇ ਕੁੜੀ ਦਾ dream ਹੁੰਦਾ ਕਿ ਉਹ

ਕੁੜੀ ਬਾਹਰ ਕਿਤੇ ਘੁੰਮਣ ਜਾਵਣ ਅਹ honeymoon ਦਾ ਕਹਿ ਕੇ ਉਨ੍ਹਾਂ ਨੂੰ ਮਤਲਬ ਤਾ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਨੂੰ ਕੁਛ ਨੀ ਪਤਾ ਹੁੰਦਾ ਕਿ ਬਾਹਰ ਕਿਉਕਿ ਉਹ ਪੁਰਾਣੇ ਜਮਾਨੇ ਦੇ ਹੁੰਦੇ ਉਨ੍ਹਾਂ ਨੂੰ ਕੀ ਪਤਾ ਕਿ ਹਾਂ ਉਨ੍ਹਾਂ ਨੇ ਬਾਹਰ ਘੁੰਮਣ ਜਾਣਾ ਵਾਂ। ਤੇ ਉਹ movie ਵਿਚ ਐ ਕਿ ਉਹ ਬੇਬੇ ਨੂੰ ਨਹੀਂ ਪਤਾ ਹੁੰਦਾ ਕਿ honeymoon ਦਾ ਕੀ ਮਤਲਬ ਆ ਤੇ ਜਦੋਂ ਉਹ ਆਂਦੇ ਨੇ ਤੇ ਉਨ੍ਹਾਂ ਘਰਦਿਆਂ ਨਾਲ ਗੱਲ ਕਰਦੇ ਆ ਆਹ ਗਿੱਪੀ ਗਰੇਵਾਲ ਹੁਣੀ ਕਿ ਅਸੀਂ honeymoon ਤੇ ਬਾਹਰ ਜਾਣਾ ਵਾਂ ਬਈ ਇਥੇ ਉਥੇ ਇੱਦਾਂ ਕਰਕੇ ਬਾਹਰ ਜਾਣ ਦੀ ਉਹ ਤਿਆਰੀ ਕਰਦੇ ਨੇ ਇੰਗਲੈਡ ਜਾਣ ਦੀ। ਉਹ ਸਾਰਿਆ ਦੇ passport ਆਂਦੇ ਨੇ ਦੋ ਜਾਣਿਆਂ ਦੇ passport ਨਹੀਂ ਆਂਦੇ ਉਹ ਘਰੇ ਰਹਿ ਜਾਂਦੇ ਆ ਤੇ ਬਾਕੀ ਜਦੋਂ ਅਹ ਸਾਰੇ ਜਾਣੇ ਜਾਂਦੇ ਆ। ਜਾ ਸਾਰੀ family ਚਲੀ ਜਾਂਦੀ ਬਾਹਰ ਪੰਦਰਾਂ ਸੋਲਾਂ ਜਾਣੇ ਹੁੰਦੇ ਸਾਰੇ ਚਾਚੀ ਚਾਚੀ ਜਿੰਨੇ ਵੀ ਸਾਰੇ honeymoon ਤੇ ਚਲੇ ਜਾਂਦੇ ਐ । ਬੇਬੇ ਕਰਦੀ ਅਸੀਂ ਵੀ ਜਾਵਾਂਗੇ honeymoon ਉਥੇ ਜਾ ਕੇ ਇਹੋ ਜਦੋਂ ਇੰਗਲੈਂਡ ਪਹੁੰਚ ਜਾਂਦੇ ਨੇ ਤੇ ਉਥੇ ਜਾ ਕੇ ਸਾਰਿਆਂ ਨੂੰ ਕਹਿੰਦੀ ਹੁੰਦੀ ਮੈਂ ਤਾ honeymoon ਆਈ ਆ ਜਦੋਂ ਸਾਰੇ ਆਪਦਾ ਆਪਦਾ ਘੁੰਮਣ ਲੱਗ ਜਾਂਦੇ ਬੇਬੇ ਤੇ ਮਤਲਬ ਕਿ ਬਾਪੂ ਜੀ ਦੀ death ਹੋਈ ਹੁੰਦੀ ਐ ਉਥੇ ਜਾ ਕੇ ਜਿਹੜਾ ਵੀ ਉਹਨੂੰ ਕਰਦਾ ਐ ਕਹੁਗੀ ਮੈਂ ਤਾ honeymoon ਤੇ ਆਈ ਆ ਮੈਂ ਤਾ honeymoon ਆਈ ਆ ਬਹੁਤ ਕਾਫੀ age ਹੋ ਜਾਂਦੀ ਜਿਹੜਾ ਵੀ ਉਹਨੂੰ ਕਰਦਾ ਪੁੱਛਦਾ ਕਰਦਾ ਬਈ ਤੁਸੀਂ ਇਥੇ ਕਿਵੇਂ ਆਏ ਓ ਉਹ ਤਾਂ ਏ ਹੀ ਕਹਿੰਦੀ ਮੈਂ ਤਾਂ honeymoon ਤੇ ਆਈ ਆ ਆਜਾ ਤੂੰ ਵੀ honeymoon ਮਨਾਲਾ ਮੇਰੇ ਨਾਲ ਓ ਜਾਣੇ ਕੋਈ ਵੀ ਉਹਨੂੰ ਟਕਰਦਾ ਕੋਈ ਲੜਕਾ ਲਾ ਲੋ ਕੋਈ ਉਹਨੂੰ ਵੀ ਕਹਿੰਦੀ ਐ ਆਜਾ ਤੂੰ ਵੀ ਮੇਰੇ ਨਾਲ honeymoon ਮਨਾਲਾ। ਉਥੇ ਫਿਰ ਬਜ਼ੁਰਗ ਇਕ ਆਦਮੀ ਹੁੰਦਾ ਉਹਨੂੰ ਤਾਂ ਮਤਲਬ ਪਤਾ ਈ ਹੁੰਦਾ ਉਹ ਬਾਹਰ ਰਹਿੰਦਿਆਂ ਉਨ੍ਹਾਂ ਨੂੰ ਸਭ ਪਤਾ ਹੁੰਦਾ ਕਿ honeymoon ਕੀ ਹੁੰਦਾ ਤੇ ਉਹਨੂੰ ਵੀ ਜਾ ਕੇ ਕਹਿੰਦੀ ਮੈਨੂੰ ਤਾ ਪੱਚੀ ਤੀਹ ਜਾਣੇ ਅਸੀਂ ਤਾਂ honeymoon ਮਨਾਨ ਆਏ ਆ ਬਈ ਜੇ ਕੋਈ ਤੇਰੀ ਨਿਗਾ ਵਿਚ ਹੋਇਆ ਤਾਂ ਮੈਨੂੰ ਦੱਸ ਦੀ ਮੈਂ ਉਹਦੇ ਨਾਲ ਵੀ honeymoon ਮਨਾ ਲੂੰ ਗੀ ਤੇ ਇਕ ਉਥੇ ਅੰਗਰੇਜ ਮਤਲਬ ਕਿ ਮੁੰਡਾ ਉਧਰ ਦਾ ਈ ਹੁੰਦਾ ਵਾਂ ਉਹਨੂੰ ਕਹਿੰਦਾ ਹੁੰਦਾ ਹਾਂ ਹਾਂ ਮੇਰਾ ਬੁੜਾ ਹੈਗਾ ਆ honeymoon ਮਨਾਉਣ ਵਾਸਤੇ ਮੈਂ ਉਹਨੂੰ ਭੇਜ ਦੂੰਗਾ ਤੇ ਉਹ ਬੁੜਾ ਹੈਰਾਨ ਬਈ ਮਤਲਬ ਕਿ ਬੇਬੇ ਕਿਵੇਂ ਕਹਿ ਸਕਦੀ ਕਿ ਕਿਉਕਿ ਬੇਬੇ ਨੂੰ ਕਿਹੜਾ ਪਤਾ ਕਿ honeymoon ਦਾ ਮਤਲਬ ਕੀ ਹੁੰਦਾ ਕਿ ਨਹੀਂ ਹੁੰਦਾ ਫਿਰ ਉਹ ਜਾਂਦੇ ਨੇ ਤੇ ਬੁੜਾ ਤਾਂ ਪੂਰੀ ਤਿਆਰੀ ਕਰ ਲੈਂਦਾ honeymoon ਮਨਾਉਣ ਵਾਸਤੇ। ਫਿਰ ਬੇਬੇ ਜਾਂਦੀ ਐ room ਵਿਚ ਜਾਂਦੇ ਇਹ ਦੋਨੋ ਜਾਣੇ ਇਕ ਤੇ ਉਥੇ ਉਹ wine ਵੂਇਨ ਤਿਆਰ ਕਰਦਾ ਯੇਹ ਵੋ ਉਹ ਮਨਾਉਣ ਲੱਗਦੇ ਨੇ ਬੇਬੇ ਉਹਨੂੰ ਫੜ ਕਿ ਕੁੱਟ ਦਿੰਦੀ ਐ ਕਿ ਹਾਂ ਬਈ ਇਹ ਤੂੰ ਮੇਰੇ ਨਾਲ ਕੀ ਕਰੀ ਜਾਨਾ ਫਿਰ ਉਹਨੂੰ ਸਮਝ ਆਂਦੀ ਹਾਂ ਕਿ ਹਾਨੇ ਉਹਨੂੰ ਫਿਰ ਵੀ ਪਤਾ ਨੀ ਲੱਗਦਾ ਉਹ ਭੱਜ ਜਾਂਦੀ ਉਥੋਂ ਓਹਨੂੰ ਚੀਕਾਂ ਚਪੇੜਾ ਚਪੂੜਾ ਮਾਰ ਕੇ ਉਹ ਮਸਾਂ ਕਿਤੇ ਜਾ ਕੇ ਉਥੇ ਪਹੁੰਚਦੀ ਉਨ੍ਹਾਂ ਦੱਸਦੀ ਐ ਇੱਦਾਂ ਕਰਕੇ ਉਹ ਜੱਸੀ ਆਹ ਗਿੱਪੀ ਗਰੇਵਾਲ ਐ ਓਹ ਰਾਹ ਪੈ ਜਾਂਦਾ ਉਹ ਸੋਚਦਾ ਕਿ ਇਨ੍ਹਾਂ ਨੂੰ ਦੱਸਣਾ ਪੈਣਾ ਕਿ ਹਾਂ honeymoon ਦਾ ਮਤਲਬ ਕੀ ਹੁੰਦਾ ਫਿਰ ਉਹ ਉਨ੍ਹਾਂ ਨੂੰ ਦੱਸਦਾ ਹੁੰਦਾ honeymoon ਦਾ ਮਤਲਬ ਇੱਦਾਂ ਕਰਕੇ ਮਤਲਬ ਇਹ ਹੁੰਦਾ ਯੇਹ ਵੋ ਫਿਰ ਬੇਬੇ ਹੈਰਾਨ ਹੋ ਜਾਂਦੀ ਕਿ ਹਏ ਬਈ ਮੈਂ ਸਾਰਿਆਂ ਨੂੰ ਜਾ ਕੇ ਦੱਸਦੀ ਫਿਰਦੀ ਆ honeymoon

ਤੇ ਸਾਰੇ ਜਾਣੇ ਇਕ ਦੂਜੇ ਨੂੰ ਕਹਿੰਦੇ ਰਹਿੰਦੇ ਕਿ ਹਾਂ ਅਸੀਂ ਤਾਂ honeymoon ਮਨਾਉਣ ਆਏ ਆ ਅਸੀਂ honeymoon ਮਨਾਉਣ ਆਏ ਆ ਫਿਰ ਜਦੋਂ ਸਾਰੇ ਜਾਣੇ ਇਕੱਠੇ ਹੋ ਕੇ ਬੈਠਦੇ ਆ ਜਿਨ੍ਹਾਂ ਘਰੇ ਉਹ ਰੁਕਦੇ ਆ ਤੇ ਉਹ ਕਰਦੇ ਕੀ ਇਥੇ ਤਾਂ ਹੋਟਲਾਂ ਦੇ ਕਿਰਾਏ ਈ ਬੜੇ ਮਹਿੰਗੇ ਨੇ ਬਈ ਤੁਸੀ ਜੇ ਰਹਿਣਾ ਸਾਡੇ ਕੋਲ ਇਕ ਹਾਲ ਹੈਗਾ ਉਥੇ ਰਹਿ ਦਿਓ ਕਰਦੇ ਕੋਈ ਗੱਲ ਨਹੀਂ ਅਹੀ ਤਾਂ ਹਨੀਮਨੂਨ honeymoon ਮਨਾਉਣ ਆਏ ਸਾਨੂੰ ਤਾਂ ਗੱਦੇ ਦੇ ਦੋ ਅਸੀਂ ਤਾ ਉਥੇ ਈ ਮਨਾ ਮਨਾਲੇਨੇ ਆ। ਉਹ ਕਰਦੇ ਤੁਸੀਂ ਗੱਦੇ ਸਾੜ ਦੇਣੇ ਐਵੇਂ ਤਾ ਕਰਦੇ ਕੋਈ ਚੱਕਰ ਨਹੀਂ ਅਹੀ ਸਾਰੀ family ਇਕੱਠੇ ਈ honeymoon ਮਨਾ ਲਾਗੇ। ਫਿਰ ਉਥੇ ਉਨ੍ਹਾਂ ਨੂੰ ਉਹ ਦੇ ਦਿੰਦਾ ਏ ਤੇ ਉਹ ਉਹਦੀ ਘਰਵਾਲੀ ਉਹਦੇ ਤੋਂ ਪਾਸੇ ਰੱਖਣ ਲੱਗ ਜਾਂਦਾ ਉਹ ਬੁੜਾ ਜਿਹੜਾ ਪਾਕਿਸਤਾਨ ਦਾ ਆਉਂਦਾ ਉਹ ਉਧਰ ਜਿਹੜਾ ਉਧਰ ਜਿਹਦੇ ਕੋਲ ਘਰੇ ਰੁਕਦੇ ਹੁੰਦੇ ਨੇ। ਬਥੇਰੀ ਉਹ comedy ਬਹੁਤ ਸਾਰੀ ਉਥੇ ਮਤਲਬ ਬਹੁਤ entertainment movie ਵਿਚ ਹੈਗਾ ਏ ਆ ਫਿਰ ਅਸੀਂ ਮਤਲਬ ਸਭ ਤੋਂ best movie ਸੀ comedy ਲਈ ਤੇ ਫਿਰ ਉਹਨੂੰ ਵੀ ਨਹੀਂ ਹੁੰਦਾ ਕਿ ਇਨ੍ਹਾਂ ਨੂੰ ਤਾਂ meaning ਪਤਾ ਈ ਨਹੀਂ ਇਹ ਤਾਂ ਏ ਹੀ ਬੋਲੀ ਜਾਂਦੇ ਹੁੰਦੇ ਨੇ

ਕੱਲਿਆ ਨੂੰ ਰਹਿਣ ਦਿੰਦੇ ਨੇ ਉਹ ਕਿਤੇ ਘੁੰਮਣ ਜਾਂਦੇ ਨੇ but ਫਿਰ ਕੀ ਹੁੰਦਾ ਉਹਦੇ ਚਾਚਾ ਤਾਏ ਕਿਤੇ ਗਏ ਨੀ ਹੁੰਦੇ ਘੁੰਮਣ ਉਹ ਜਿਹੜੀ ਕੁੜੀ ਆ ਬਹੁਤ ਸਾਊ ਹੁੰਦੀ ਐ ਵਧੀਆ ਹੁੰਦੀ ਐ ਇਹਦੇ ਵਿਚ ਮਤਲਬ ਕਿ ਪਰਿਵਾਰ ਤੋਂ ਉਠ ਕੇ ਆਈ ਹੁੰੰਦੀ ਉਹਨੂੰ ਸਾਰੀ ਸਮਝ ਹੁੰਦੀ ਐ ਉਹ ਦੇਖਦੀ ਐ ਕਿ ਇਹ ਕਦੀ ਗਏ ਨਹੀਂ ਹੁੰਦੇ ਉਹ ਆਪਦੀਆਂ ਟਿਕਟਾਂ ਉਨ੍ਹਾਂ ਨੂੰ ਦੇ ਦਿੰਦੀ ਹੁੰਦੀ ਐ ਕਿ ਉਹ ਵੀ ਕਿਤੇ ਘੁੰਮ ਆਣ ਉਹ time spend ਕਰਨ but ਆਪ ਨੀ ਉਹ ਕਿਤੇ ਜਾਂਦੇ ਫਿਰ ਮੁੜਕੇ ਜਦੋਂ ਉਨ੍ਹਾਂ ਨੂੰ ਫਿਰ ਕੀ ਹੁੰਦਾ ਜਦੋਂ ਸਾਰਾ ਕੁਝ set ਹੋਣ ਲੱਗਦਾ ਵਾ ਫਿਰ ਉਨ੍ਹਾਂ ਨੂੰ ਘਰੋਂ phone ਆ ਜਾਂਦਾ ਕਿ ਐ ਜਿਹੜੀ ਉਹ ਜਮੀਨ ਉਹਨੂੰ ਵੇਚ ਕੇ ਆਏ ਹੁੰਦੇ ਆ ਉਹ ਵਾਪਸ ਉਹਦੇ ਵਿਚ ਕਿਸੇ ਨੇ ਉਹ ਕਰ ਲਿਆ ਹੁੰਦਾ ਉਨ੍ਹਾਂ ਦੇ ਸਾਰੇ ਪੈਸੇ ਮਰ ਗਏ ਹੁੰਦੇ ਤੇ ਜਿਹੜੇ ਪੈਸੇ ਉਨ੍ਹਾਂ ਨੇ ਕਰਜਾ ਚੱਕ ਕੇ ਲਏ ਹੁੰਦੇ ਨੇ ਉਨਾਂ ਸਾਰਾ ਡੁੱਬ ਗਿਆ ਹੁੰਦਾ ਫਿਰ ਉਹ ਸਾਰੇ ਜਾਣੇ ਜਿਹੜੀ ਕੁੜੀ ਵਿਆਹ ਕੇ ਆਈ ਹੁੰਦੀ ਜੈਸਮੀਨ ਓਹ ਓਹਨੂੰ ਬੋਲਣ ਜਾਂਦੇ ਆ ਬਈ ਹਾਂ ਇੱਦਾਂ ਕਰਕੇ ਸਾਰਾ ਬਈ ਤੂੰ ਮਨਹੂਸ ਆਈ ਆ ਸਾਡੇ ਘਰੇ ਯੇਹ ਵੋਹ ਬਈ ਮਤਲਬ ਇਹਦਾਂ ਮਤਲਬ ਇਹ ਐ ਕਿ ਫਿਰ ਉਹ ਤੋਂ ਬਾਅਦ ਇਨ੍ਹਾਂ ਨੇ ਕੋਈ ਸਕੀਮ ਲਾਈ ਹੁੰਦੀ ਐ ਕਿ ਜੇ ਉਹਦੀ ਭੈਣ ਉਹਦੀ ਆਪ ਦੀ ਕੁੜੀ ਹੁੰਦੀ ਉਹਨੂੰ ਵੀ ਇੱਦਾਂ ਕਰਕੇ ਕੱਢਿਆ ਹੋਵੇ ਤੇ ਉਹ ਘਰੇ ਆਓ ਕਿੱਦਾਂ ਮਹਿਸੂਸ ਹੋਵੇ ਬਈ ਉਹਨੂੰ ਨੂੰ ਇੱਦਾਂ ਮਨਹੂਸ ਕਰਕੇ ਬੋਲਿਆ ਹੋਵੇ। ਫਿਰ ਜਦੋਂ ਕੁੜੀ ਆ ਕੇ ਸਕੀਮ ਕੁੜੀ ਵੀ ਉਨ੍ਹਾਂ ਨਾਲ ਮਿਲ ਜਾਂਦੀ ਆ ਜਿਹੜੀ ਉਹਦੀ ਭੈਣ ਹੁੰਦੀ ਗਿੱਪੀ ਗਰੇਵਾਲ ਦੀ ਫਿਰ ਉਹ ਕੇ ਕਹਿੰਦੀ ਕਿ ਮੇਰੇ ਵੀ ਸਹੁਰਿਆਂ ਨੇ ਇੱਦਾ ਕਿਹਾ ਯੇ ਇੱਦਾਂ ਓਦਾਂ ਫਿਰ ਉਹ ਅਹ ਗਿੱਪੀ ਗਰੇਵਾਲ ਕਹਿੰਦਾ ਐ ਕਿ ਤੁਸੀਂ ਮੇਰੀ ਨੂੰਹ ਨੂੰ ਵੀ ਇੱਦਾਂ ਬੋਲਿਓ ਬਈ ਤੁਸੀਂ ਜਾ ਕੇ ਉਹਨੂੰ ਘਰੋ sorry ਮੰਗ ਕੇ ਲੈ ਕੇ ਆਓ ਅੱਜ ਆਪਣੀ ਘਰੇ ਧੀ ਐ ਨਾ ਤੇ ਓਹਨੂੰ ਵੀ ਆਪਾਂ ਇੱਦਾਂ ਨੀ ਬੋਲ ਸਕਦੇ ਤੇ ਓਹਦੇ ਵਿਚ ਬਹੁਤ ਚੰਗਾ ਇਕ thought ਸੀਗਾ ਜੋ ਕਿ ਸਾਰਿਆਂ ਨੂੰ ਮਤਲਬ ਬਹੁਤ ਵਧੀਆ movie ਸੀ ਉਹ ਤੇ ਜਦੋਂ ਅਸੀਂ ਮਤਲਬ ਅਲੱਗ ਜੀ movie ਸੀ ਸਾਰੀ movie ਵਿਚ ਹਾਸਾ ਸੀਗਾ। ਤੇ ਸਾਰੀ movie ਵਿਚ ਮਤਲਬ ਇਹਦੇ ਵਿਚ ਪਰਿਵਾਰ ਵੀ ਸੀ ਇਕ, comedy ਵੀ ਸੀ ਉਹਦੇ ਵਿਚ ਵਧੀਆ ਵਧੀਆ thought ਵੀ ਸੀਗੇ ਤੇ ਮਤਲਬ ਹਾਂ ਮਤਲਬ ਇਹ ਵੀ ਸੀ ਕਿ ਬਈ ਹਾਂ ਉਨ੍ਹਾਂ ਨੂੰ meaning ਵੀ ਪਤਾ ਲੱਗਿਆ ਉਨ੍ਹਾਂ ਚੀਜਾਂ ਦਾ ਕੀ ਹੁੰਦਾ ਹੈਗਾ ਕਿਉਕਿ ਨਹੀਂ ਪਤਾ ਹੁੰਦਾ ਕਈਆਂ ਨੂੰ ਜੋ ਪੁਰਾਣੇ ਜਮਾਨੇ ਦੇ ਨਾ ਬਹਿ ਕੇ ਇਕੱਠੇ ਦੇਖਣ ਉਨ੍ਹਾਂ ਨੂੰ ਵੀ ਪਤਾ ਲੱਗੇ ਹਾਂ honeymoon ਦਾ ਮਤਲਬ ਕੀ ਆ ਨਹੀਂ ਤਾਂ ਐਰੇ ਗੈਰੇ ਕੋਲ ਕਿਸੇ ਕੋਲ ਵੀ ਜਾ ਕੇ ਕਹਿ ਦੇਣ ਹਾਂ ਜਿਵੇ ਉਨ੍ਹਾਂ ਨੇ ਕਹਿ ਤਾਂ ਛੱਤੀ ਜਾਣਿਆਂ ਨੂੰ ਮੈਂ ਤਾਂ honeymoon ਮਨਾ ਆਈ ਹੈਗੀ ਜੇ ਥੇਡੇ ਘਰੇ ਇਕ ਅੱਧਾ ਹੋਵੇ ਤਾਂ ਵੀ ਮੈਨੂੰ ਵੀ ਦੱਸਿਆ ਜੇ ਤੇ ਉਨ੍ਹਾਂ ਵਿੱਚ ਜਿਹੜੇ songs ਨੇ ਤਾਂ ਉਨ੍ਹਾਂ ਦੇ songs ਵੀ ਬਹੁਤ ਜਿਆਦਾ hit ਮਤਲਬ ਬਹੁਤ ਜਿਆਦਾ hit ਹੋਏ ਨੇ ਬੜੇ ਵਧੀਆ songs ਆਏ ਨੇ ਉਨ੍ਹਾਂ ਦੇ ਜਿਵੇਂ ਝਾਂਜਰ ਮੈਂ ਯਾਰ ਨੀ ਬਣਾਉਣਾ ਗੋਰੀਏ ਤੂੰ ਝਾਂਜਰ ਬਣਾਲਾ ਪੈਰ ਦੀ ਤੇ ਉਹ ਜਿਹੜੀ ਲੜਕੀ ਦੀ acting ਐ ਉਹ ਵੀ ਬਹੁਤ ਸੋਹਣੀ ਐ ਮੁੰਡੇ ਦੀ acting ਵੀ ਬਹੁਤ ਸੋਹਣੀ ਕੀਤੀ ਹੋਈ ਐ ਉਹਦੇ ਵਿਚ ਜਿਹੜਾ makeup ਵਗੈਰਾ ਵੱਖਰਾ ਵੱਖਰਾ shoot ਉਨ੍ਹਾਂ ਨੇ ਕੀਤਾ ਹੋਇਆ ਐ ਜਿਹੜਾ ਉਨ੍ਹਾਂ ਨੇ setup ਵਗੈਰਾ ਲਾਇਆ ਹੋਇਆ ਵੱਖਰਾ ਜਾ ਤਰ੍ਹਾਂ ਦਾ ਅਸੀਂ ਦੇਖ ਕੇ ਆਏ ਸੀ movie ਉਥੋ ਦੇਖ ਕੇ ਆਏ ਸੀ vr ਪੰਜਾਬ ਮੋੜ ਤੇ ਤੇ ਸਾਨੂੰ ਉਨ੍ਹਾਂ ਨੇ ਵੱਖਰੇ ਮਤਲਬ ਕਿ ਨਾਲ ਉਦੋੰ ਚਲਦੀ ਸੀ ਉਥੇ ਜਿਵੇਂ ਕਿ ਆਪਾ movie ਵੀ ਲੈ ਲਈ ਨਾਲ ਉਨ੍ਹਾਂ ਨੇ popcorn ਵਗੈਰਾ ਦਿੱਤੇ ਖਾਣ ਨੂੰ ਬੜੇ ਮਤਲਬ ਵਧੀਆ ਸੀ ਬਹੁਤ ਵਧੀਆ ਸੀ ਜੀ ਮੈਂ ਕਹਿੰਦੀ ਐ ਇਵੇਂ ਦੀ movie ਜਿਹੜੀ ਗਿੱਪੀ ਗਰੇਵਾਲ ਦੀਆਂ movies ਨੇ ਉਹ ਸਾਰੀਆਂ ਸਭ ਤੋਂ best ਨੇ ਇਕ ਇਹ ਹੋ ਗਈ। ਜਿਵੇਂ carry on jatta ਉਸ ਤੋਂ ਵੀ ਬਹੁਤ ਸੋਹਣੀ movie ਐ ਉਹਦੇ ਵੀ ਪੂਰੀ movie ਵਿਚ canada ਐ ਉਹ ਮਤਲਬ comedy ਐ

ਜਦੋਂ ਆਪਾਂ ਤੋਰਦੇ ਆ ਜਦੋਂ ਅਗਲੇ ਸਹੁਰਿਆਂ ਉਨ੍ਹਾਂ ਨੂੰ ਮਨਹੂਸ ਮਨਹਾਸ ਕਹਿ ਕੇ ਬੋਲਣ ਤੇ ਆਪਾਂ ਨੂੰ ਕਿੱਦਾਂ ਦਾ feel ਹੋਉਗਾ। ਇੱਦਾਂ ਈ ਫਿਰ ਜਿਹੜੀਆਂ ਆਪਣੇ ਘਰੇ ਵਿਆਹ ਕੇ ਆਉਂਦੀ ਆ ਉਨ੍ਹਾਂ ਦੀਆਂ ਸਹੁਰਿਆਂ ਵਾਲੇ ਉਨ੍ਹਾਂ ਨੂੰ ਮਤਲਬ ਪੇਕੇ ਨੂੰ ਉਨ੍ਹਾਂ ਨੂੰ ਇੱਦਾਂ ਈ feel ਹੁੰਦਾ ਆਪਾਂ ਨੂੰ

ਤੇ ਸਾਰਾ ਮਤਲਬ ਉਨ੍ਹਾਂ ਨੂੰ ਵਧੀਆ ਫਿਰ ਉਨ੍ਹਾਂ ਦੀ ਜਿਹੜੀ ਜਮੀਨ ਉਨ੍ਹਾਂ ਨੇ ਗਹਿਣੇ ਰੱਖੀ ਹੁੰਦੀ ਕਰਜਾ ਕੁਰਜਾ ਚੜਿਆ ਹੁੰਦਾ ਸਾਰਾ ਕੁਝ set ਹੋ ਜਾਂਦਾ। ਫਿਰ ਉਹ ਗਿੱਪੀ ਗਰੇਵਾਲ ਨੂੰ ਤੇ ਜੈਸਮੀਨ ਨੂੰ ਦੋਹਾਂ ਨੂੰ ਫਿਰ ਭੇਜਦੇ ਨੇ ਉਹ ਘੁੰਮਣ ਵਾਸਤੇ ਉਹ honeymoon ਮਨਾਉਂਦੇ ਨੇ ਆਪਦਾ ਬਹੁਤ ਸਾਰੀਆਂ ਫੋਟਵਾ ਖਿੱਚਦੇ ਨੇ ਮਤਲਬ ਬਹੁਤ ਵਧੀਆ scene ਦਿਆਇਆ ਗਿਆ ਉਹਦੇ ਚਾਚੇ ਦਾ role ਉਹਦੇ ਵਿਚ ਬਹੁਤ ਸੋਹਣਾ ਸੀਗਾ ਉਹਦੀ ਚਾਚੀ ਦਾ ਜੋ ਕਿ ਵਿਚਾਰੀ ਵਿਆਹ ਕੇ ਆਈ ਸੀ ਕੱਲੀ ਕੰਮ ਕਰਦੀ ਸੀ ਸਾਰੇ ਬੈਠੇ ਗੱਲਾਂ ਕਰਦੇ ਹੁੰਦੇ but ਉਹਦੀ ਜਿਹੜੀ ਨੂੰਹ ਆਈ ਸੀ ਘਰੇ ਜੈਸਮੀਨ ਉਨ੍ਹਾਂ ਨੇ ਸਾਰਿਆਂ ਨੇ ਮਤਲਬ ਉਹਨੂੰ ਸਮਝਾਇਆ ਕਿ ਉਹ ਵਿਚਾਰੀ ਕੱਲੀ ਲੱਗੀ ਆ ਬਈ ਤੁਸੀ ਸਾਰੇ ਜਾਣੇ ਕਿਥੇ ਬੈਠ ਕੇ ਗੱਲਾਂ ਮਾਰ ਰਹੇ ਓ ਉਹ ਵੀ ਆਪਣੇ ਨਾਲ ਘੁੰਮ ਕੇ ਆਈ ਆ ਬਈ ਤੁਹਾਨੂੰ ਵੀ ਨਾਲ ਉਨ੍ਹਾਂ ਨਾਲ ਨਾ ਕੰਮ ਕਰਨਾ ਚਾਹੀਦਾ। ਫਿਰ ਕੀ ਹੁੰਦਾ ਸਾਰੇ ਜਾਣੇ ਉਠ ਕੇ ਜਾਂਦੇ ਨੇ ਉਨ੍ਹਾਂ ਕੋਲ ਸਾਰੇ ਜਾਣੇ ਰਸੋਈ ਵਿਚ ਜਾ ਕੇ ਕੰਮ ਕਰਦੇ ਨੇ ਰਲ ਕੇ ਮਿਲ ਕੇ ਤੇ ਜਲਦੀ ਕੰਮ ਨਿੱਬੜ ਜਾਂਦਾ ਵਧੀਆ ਮਤਲਬ ਮੈਨੂੰ ਸਾਰਿਆ ਨਾਲ best movie ਹਾਲੇ ਤੱਕ ਦੀ honeymoon ਲੱਗੀ ਜਿਹੜੀ ਕਿ ਗਿੱਪੀ ਗਰੇਵਾਲ ਨੇ ਖੁਦ ਲਿਖੀ ਐ ਤੇ ਜਿਹੜੇ ਵਿਚ ਇਹੀ main actor ਇਹੀ ਐ ਤੇ ਜੈਸਮੀਨ ਨਾਲ ਉਹ ਐ ਤੇ ਇਕ ਇਹ ਕਿ ਜੈਸਮੀਨ ਦੀ ਵੀ acting ਇਹਦੇ ਵਿਚ ਬਹੁਤ ਸੋਹਣੀ ਕੀਤੀ ਗਈ ਐ ਜਿਹੜੀ ਕਿ ਹਿੰਦੀ ਨਾਟਕ ਵਿਚ ਹੁੰਦੀ ਐ but ਇਹਨੇ ਪੰਜਾਬੀ role ਵੀ ਬਹੁਤ ਸੋਹਣਾ ਨਿਭਾਇਆ ਤੇ ਜਿਹੜੀ ਬੇਬੇ ਐ ਉਹ ਤਾਂ ਵੈਸੇ ਹਰੇਕ movie ਵਿਚ ਹੁੰਦੀ ਐ ਹਰ movie ਵਿਚ ਉਹਦੀ comedy ਵੈਸੇ ਵੀ best ਐ ਤੇ ਬਾਕੀ ਬਾਕੀ ਜਿਹੜੇ ਉਨਾਂ ਦੇ ਸੀਗੇ content ਉਹ ਵੀ ਬਾਲੇ ਮਤਲਬ ਉਹ ਵਧੀਆ ਉਹਨਾਂ ਨੇ shoot up ਕੀਤਾ ਤੇ ਸਾਨੂੰ ਇਹ movie ਦੇਖ ਕੇ ਏਨਾ ਮਜਾ ਆਇਆ ਕਿ ਇਹ movie ਸਭ ਤੋਂ best ਸੀਗੀ ਅਹ ਮੇਰੇ ਲਈ ਤਾਂ ਬਹੁਤ ਵਧੀਆ ਸੀ ਬਾਕੀਆਂ ਨੂੰ ਪਤਾ ਨਹੀਂ but ਇਹਦੇ ਵਿੱਚ ਸਾਰੀ comedy ਮੇਰਾ ਹੱਸ ਹੱਸ ਕੇ ਢਿੱਡ ਦੁਖਣ ਲੱਗ ਪਿਆ ਜਿਸ ਹਿਸਾਬ ਦੀ movie ਸੀਗੀ ਬੇਬੇ ਦੀ acting ਸਭ ਤੋਂ best ਸੀਗੀ ਜੇ ਦੇਖਣਾ ਹੋਵੇ ਤੁਸੀਂ ਵੀ ਸਾਰੇ ਦੇਖਿਓ ਬਹੁਤ ਮਜ਼ਾ ਆਇਆ ਇਕ ਵਾਰੀ movie